ਇਹ ਇੱਕ ਸੈਲੂਨ ਆ ਜਿੱਥੇ ਕੱਟਿੰਗ ਕੀਤੀ ਜਾਂਦੀ ਯਾ ਦਾਢੀ ਕੱਟੀ ਜਾਂਦੀ ਆ ਇੱਕ ਪਾ ਜੀ ਕਟਾਉਣ ਡਏ ਆ ਇੱਕ ਉਹਨਾ ਦੀ ਕੱਟਣ ਡਏ ਆ ਸਾਹਮਣੇ।

ਸਾਮਣੇ ਸ਼ੇਡ ਪਾਈ ਹੋਈ ਹ ਜਿਹਦੇ ਨੀਚੇ ਦੀ ਤੁਰ ਕੇ ਆਪਾਂ ਅੰਦਰ ਨੂੰ ਜਾ ਸਕਦੇ ਆਂ ਉਹਨਾਂ ਦੇ ਹਰ ਪਾਈਪ ਦੇ ਨਾਲ ਇੱਕ ਇੱਕ ਕਮਲਾ ਰੱਖਿਆ ਹੋਇਆ ਵਾ।

ਕਿਰਚਪੁਰ ਲੱਖਣ ਕਲਾ ਕਪੂਰਥਲਾ ਇਹ ਬਹੁਤ ਹੀ ਪੁਰਾਣੀ ਤੇ ਬਹੁਤ ਵੱਡੀ ਅਕੈਡਮੀ ਆ ਜਿਹਦੇ ਵਿੱਚ ਇਹ ਬਹੁਤ ਸਾਰੇ ਬੱਚੇ ਖੇਡਣਦੇ ਆ।

ਵੱਖ ਵੱਖ ਤਰ੍ਹਾਂ ਦਿਆਂ ਸਪੋਰਟਸ ਕਰਦੇ ਪਏਆਂ ਬੈਠਨ ਲਈ ਚੇਅਰ ਪਈ ਹੋਈ ਆ ਬੈਂਚ ਲੱਗੇ ਹੋਏ ਆ ਸਾਹਮਣੇ।

ਜਿਹਦੇ ਵਿੱਚ ਬਹੁਤ ਸੋਹਣੀ ਡੈਕੋਰੇਸ਼ਨ ਕੀਤੀ ਗਈ ਹੈ ਬਹੁਤ ਸੋਹਣੇ ਸੋਹਣੇ ਸੋਫੇ ਰੱਖੇ ਗਏ ਆ।

ਗ੍ਰੀਨ ਕਲਰ ਗ੍ਰੇ ਕਲਰ ਰੈਡ ਕਲਰ ਕੁਝ ਚੇਅਰਸ ਤੇ ਵਿਅਕਤੀ ਬੈਠੇ ਆ ਕੁਝ ਚੇਅਰਸ --

ਸਮਾਨ ਪਿਆ ਹੋਇਆ ਵਾ ਸਾਹਮਣੇ ਇਕ ਵੈਂਟੀ ਪਈ ਹੋਈ ਆ ਉਹਦੇ ਉੱਪਰ ਬਹੁਤ ਸਾਰਾ ਸਮਾਨ ਪਿਆ ਵਾ।

ਇੱਥੇ ਬੋਹੁਤ ਸਾਰੀਆਂ ਕਰੀਮ ਕਲਰ ਦਿਆਂ ਟਾਈਲਸ ਪਈਆਂ ਵਾਂ ਵੱਖ ਵੱਖ ਸ਼ੇਪ ਦੇ ਵਿੱਚ ਬੋਹੁਤ ਹੀ ਸੋਹਣਿਆ--

ਪਿੱਛੇ ਇੱਕ ਰੂਮ ਬਣਿਆ ਹੋਯਾ ਵਾ ਓਹਨੂੰ ਦਰਵਾਜਾ ਲੱਗਾ ਹੋਇਆ ਵਾ।

ਡੀਜੇ ਲੱਗੇ ਹੋਏ ਆ ਪਿੱਛੇ ਬਹੁਤ ਵੱਡੀ ਸਕਰੀਨ ਲੱਗੀ ਹੋਈ ਆ ਗੋਲ ਸਰਕਲ ਦੇ ਵਿੱਚ ਬਹੁਤ ਸਾਰੀਆਂ ਲਾਈਟਾਂ ਲੱਗੀਆਂ ਹੋਈਆਂ ਵਾ।

ਕਿੰਨੇ ਕਰੀਮ ਕਲਰ ਦੇ ਆ ਚੌਥਾ ਹੈਗਾ ਵਾ ਬਲੂ ਕਲਰ ਦਾ ਸਾਰਿਆਂ ਦੇ ਵਿੱਚ ਸਲਿੰਡਰ ਲੋਡ ਕੀਤੇ ਗਏ ਆ।

ਬਹੁਤ ਹੀ ਸੋਹਣਾ ਸਮਾਨ ਰੱਖਿਆ ਗਿਆ ਵਾ ਗਣੇਸ਼ ਜੀ ਦੀ ਮੂਰਤੀ ਰੱਖੀ ਹੋਈ ਆ।

ਫ਼ੋਟੋਸਟੇਟ ਕੀਤੀਆਂ ਜਾਂਦੀਆਂ ਕਲਰ ਲੇਮੀਨੇਸ਼ਨ ਕੀਤਾ ਜਾਂਦਾ ਇੰਟਰਨੈੱਟ ਈ_ਮੇਲ ।

ਇਕ ਅੰਕਲ ਜੀ ਤੁਰੇ ਜਾਣ ਡਏ ਆ ਉਹਨਾਂ ਨੇ ਹੱਥ ਚ ਲਿਫਾਫਾ ਫੜਿਆ ਹੋਇਆ ਵਾ ਕੁਝ ਬੱਚੇ ਸੈਂਟਰ ਦੇ ਬਾਹਰ ਖੜੇ ਹੋਏ ਆ।

ਉਦੇ ਸਾਈਡ ਤੇ ਇੱਕ ਬੱਚਾ ਖੜਾ ਹੋਇਆ ਲਾਗੇ ਉਦੇ ਮਮਾ ਖੜੇ ਹੋਏ ਆ ਸਾਹਮਣੇ ਹਵਾਈ ਅੱਡਾ ਬਣਿਆ ਹੋਇਆ ਵਾ।

ਅੰਦਰ ਦੀ ਫੋਟੋ ਆ ਬਹੁਤ ਹੀ ਸੋਹਣੇ ਟੇਬਲ ਸਜਾਏ ਗਏ ਆ ਟੇਬਲ ਦੇ ਉੱਪਰ ਪਲੇਟਸ ਗਲਾਸ ਰੱਖੇ ਹੋਏ ਆ ਸਾਈਡ ਤੇ ਚੇਅਰਸ ਲਗਾਈਆਂ ਹੋਈਆਂ ਵਾ ਉਪਰ--

ਪਿੰਕ ਕਲਰ ਦੇ ਪੜਦੇ ਵਿਛਾਏ ਗਏ ਆ ਸਾਹਮਣੇ ਦੋ ਏਸੀ ਲੱਗੇ ਹੋਏ ਆ ਇੱਕ ਪੱਖਾ ਲੱਗਾ ਹੋਇਆ ਵਾ ਬਹੁਤ ਹੀ ਸੋਹਣੀਆਂ ਲਾਈਟਾਂ ਲੱਗੀਆਂ ਹੋਈਆਂ ਵਾ।

ਚੇਅਰਜ਼ ਅਤੇ ਟੇਬਲ ਦੇ ਊਪਰ ਬੌਹਤ ਹੀ ਗੱਤੇ ਵਗੈਰਾ ਪਏ ਹੋਏਏਂ ਨੀਚੇ ਵੀ ਬੌਹਤ ਹੀ ਸਮਾਨ ਵਗੈਰਾ ਪਿਆ ਹੋਇਆ ਵਾ।

ਡਿਸਕਾਊਂਟ ਲੱਗੇ ਹੋਏ ਆ ਕਿਸੇ ਦਾ ਪ੍ਰਾਈਜ ਦਸ ਹਜ਼ਾਰ ਦੋ ਸੋ ਆ ਕਿਸੇ ਦਾ ਪ੍ਰਾਈਜ ਚਰੰਜਾ ਹਜ਼ਾਰ ਨੌ ਸੋ ਆ।

ਗੇਟ ਦੇ ਬਾਹਰ ਇੱਕ ਐਕਟਿਵਾ ਖੜੀ ਹੈ ਗੇਟ ਦੇ ਅੰਦਰ ਸਾਹਮਣੇ ਦੋ ਭਾਈ ਖੜੇ ਹਾਂ ਇੱਕ ਨੇ ਰੈੱਡ ਹੁੱਡੀ ਪਾਈ ਆ ਨਾਲ ਪੈਂਟ ਪਾਈ ਹੋਇਆ।

ਆਇਡੀਓ ਐਕਸਪ੍ਰੈਸ ਏੱਥੇ ਟ੍ਰੈਕਟਰਾਂ ਦੇ ਊਪਰ ਡੈੱਕ ਵਗੈਰਾ ਲਗਾਏ ਜਾਂਦੇ ਹੈ ਗਡੀਆਂ ਦੇ ਵਿੱਚ ਡੈੱਕ ਵਗੈਰਾ ਰੱਖੇ ਜਾਂਦੇ ਆਂ।